ਫਿਰ ਆਉਣੀ ਕਿਥੋਂ, ਫਿਰ ਕੋਈ ਵੀ ਨੀ ਆਉਣੀ ਨਾ।

ਮੈਂ ਹੁਣ ਪੂਰਾ ਮਨ ਬਣਾਇਆ।

ਮੇਰਾ MSC ਦਾ key board ਦਾ। ਸਹੀ ਐ ਪਰ ਹੁਣ ਮਨ ਟੁੱਟਣ ਨਾ ਦਈ ਪਰ।

ਮੈ ਬਸ ਕਲਾਸਾਂ ਨੀ ਛੱਡਣੀਆ ਹੈਗੀਆ ਬਸ ਕਲਾਸ ਲਾਇਆ ਕਰਨੀ daily

ਕਲਾਸ ਨੀ ਕੋਈ ਛੱਡਣੀ। ਕਲਾਸ ਮੰਨਲਾ ਕਲਾਸ, ਕਲਾਸ ਵੀ ਤੂੰ ਲਾਉਣੀ ਆ।

ਤੇ ਓਦੇ ਤੋਂ ਇਲਾਵਾ ਵੀ, ਚੱਲ ਮੈਂ ਤੈਨੂੰ ਕੱਟ ਕੇ ਲਾਉਨਾ ਫੇਰ।

ਬਸ ਸਾਡਾ ਬੜਾ ਵਧੀਆ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਜੇ?

ਕੁੱਛ ਨੀ ਅੱਖਾਂ ਚ ਦਵਾਈ ਪਾਈ ਦੀ ਸੀ। ਕਿਉਂ? ਕੀ ਹੋਗਿਆ ਤੁਹਾਡੀ ਅੱਖਾਂ ਨੂੰ?

ਕਾਫੀ ਜਦੋਂ laptop ਵਗੈਰਾ ਚਲਾਇਦਾ ਹੈ ਨਾ ਤੇ ਅੱਖਾਂ ਚੋਣ ਪਾਣੀ ਨਿਕਲਦਾ ਪੀ ਸੀ, ਦੱਸ ਬਾਰਾਂ ਦੀਨਾ ਤੋਂ।

ਫਿਰ doctor ਨੂੰ ਦਿਖਾਇਆ ਸੀ।

ਇਹ ਅੰਮ੍ਰਿਤਸਰ ਚ ਹੈਗਾ ਆ ਲਾਰੇਂਸ ਰੋਡ ਚ ਓਮ ਪ੍ਰਕਾਸ਼ ਡਾਕਟਰ ਓਮ ਪ੍ਰਕਾਸ਼। Doctor ਤਾਂ ਵਧੀਆ ਹੈਗਾ ਵਾ ਮਸ਼ਹੂਰ ਹੈਗਾ ਜੇ ਇਹ।

ਉਸ doctor ਨੂੰ ਵਿਖਾ ਕੇ ਆਏ ਸੀ ਤੇ doctor ਕਹਿੰਦਾ ਕਿ, ਕੁੱਛ ਨੀ ਥੋੜੀ ਜੀ allergy ਹੋ ਰੱਖੀ ਹੈ, ਦਵਾਈ ਪਾਉਣ ਨੂੰ ਦਿਤੀ ਹੈ ਪੰਦਰਾਂ ਦਿਨ ਲਈ ਦਵਾਈ ਪਾਣੀ ਹੈ।

ਅੱਖਾਂ ਚੋ ਜਿਹੜਾ ਪਾਣੀ ਨਿਕਲਦਾ ਪੀਆ ਸੀ ਜਿਹੜੀ ਦਰਦ ਹੈਗੀ ਆ ਉਹ ਆਪਣੇ ਆਪ ਠੀਕ ਹੋ ਜਾਏਗੀ। ਚਲੋ ਠੀਕ ਹੈ ਫਿਰ ਤੁਸੀਂ ਨਾ, ਨਾ ਅਹ ਰੋਜ਼ਾਨਾ ਨਾ ਦਵਾਈ ਪਾਓ ਆਪਣਾ ਅੱਖਾਂ ਦੇ ਵਿਚ।

ਹਾਂ ਤੇ ਓਹਦੇ ਨਾਲ ਤੁਹਾਡੀ ਅੱਖਾਂ ਦਾ ਫਰਕ ਪੈਜੇ ਗਾ, ਹਾਂ।

ਹਾਂਜੀ, ਹੋਰ ਕਿਉਂਕਿ ਤੁਸੀਂ laptop ਤੇ ਕੰਮ ਕੁੰਮ ਕਰਨਾ ਹੁੰਦਾ ਵਾ, ਤੇ ਫਿਰ ਜ਼ੋਰ ਪੈਂਦਾ ਹੈ ਅੱਖਾਂ ਤੇ।

ਹਾਂ ਹੋਰ ਤੁਸੀਂ ਸੁਣਾਓ? ਬਸ ਹੋਰ ਦੱਸੋ ਤੁਸੀਂ ਕੀ ਕਰਦੇ ਪਏ ਸੀ? ਹੋਰ, ਹੋਰ ਤੂਸੀ ਸੁਣਾਓ? ਹੋਰ, ਹੋਰ ਤੁਸੀਂ ਵ੍ਰਿੰਦਾਵਨ ਜਾਣਾ ਸੀ ਹੋ ਆਏ? ਹਾਂ ਹੋ ਆਏ, ਹੋ ਆਈ ਵ੍ਰਿੰਦਾਵਨ ਤੋਂ। ਹਾਂ, ਅਹ ਹਾਂ ਵ੍ਰਿੰਦਾਵਨ। ਮੈਂ ਕਹਿਣਾ ਭੁੱਲ ਗਈ ਕੱਲ ਰਾਤੀ ਆਈ ਸੀ ਹਮ

ਫਿਰ ਕੀ ਕੀ ਵੇਖਿਆ ਓਥੇ? ਦੇਖਿਆ ਕੀ ਓਥੇ ਤਾਂ ਬੜਾ ਕੁੱਛ ਦੇਖਣ ਵਾਲਾ ਸੀ ਕੀ ਨਹੀਂ ਦੇਖਿਆ ਇਹ ਬੋਲਿਆ ਕਰੋ ਬੀ ਇਹ ਇਹ ਨਹੀਂ ਦੇਖਿਆ। ਓਥੋਂ ਦਾ ਬੜਾ ਕੁਝ ਦੇਖਣ ਵਾਲਾ ਹੈਗਾ ਆ। ਹਾਂ, ਫਿਰ . ਆਹ ਨਾਮ ਭੁੱਲ ਗਿਆ train ਚ ਹੀ ਗਏ ਸੀ।

Train ਚ ਅਸੀਂ ਗਏ ਸੀ ਤੇ ਬਸ ਫਿਰ ਓਥੇ ਬੀ ਪਹਿਲੋਂ ਦਿੱਲੀ ਗਏ। ਅੱਛਾ ਤੁਹਾਡੀ ਅਹ train ਦਿੱਲੀ ਤੱਕ ਸੀ। ਹਾਂ, ਨਹੀਂ ਨਹੀਂ ਪਹਿਲੋਂ ਦਿੱਲੀ ਗਏ, ਦਿੱਲੀਓਂ ਫਿਰ ਦੂਜੀ train ਹੈਗੀ ਸੀ ਨਾ। ਫਿਰ ਅੱਗੇ ਨਾਮ ਭੁੱਲ ਗਿਆ, ਮੈਥੁਰਾ ਤੱਕ ਹੈਗੀ ਸੀ ਸਾਡੀ train. ਅੱਛਾ ਕਿਹੜੀ train ਚਲਦੀ ਹੈ?

ਇਥੋਂ ਤਾਂ ਬੜੀਆਂ trains ਚਲਦਿਆਂ ਇਥੋਂ ਜੇ ਦਿੱਲੀ ਤੋਂ ਜਾਣਾ ਹੋਵੇ via ਓਧਰ ਜਾਣਾ ਹੋਵੇ। ਬਾ ਅਹ taxi ਦੇ ਵਿਚ ਜਾਣਾ ਹੋਵੇ, ਸ਼ਤਾਬਦੀ ਚ ਵੀ ਲੋਕੀ ਚਲੇ ਜਾਂਦੇ ਨੇ। ਬੜੀਆਂ trains ਇਥੋਂ ਜਾਂਦੀਆਂ ਵਾ ਅੰਮ੍ਰਿਤਸਰ, ਸਵੇਰੇ ਛੇ ਪੰਜ ਛੇ ਪੰਜ ਵਜੇ ਚਲਦੀ ਹੈ। ਹਾਂ ਉਹ ਸਵੇਰੇ ਪੰਜ ਵਜੇ ਚਲਦੀ ਹੈ।

ਸਾਡੇ ਦੱਸ ਪਹੁੰਚਾ . ਹਾਂ ਸਾਡੇ ਦੱਸ ਦਿੱਲੀ ਪਹੁੰਚਾ ਦੇਂਦੀ ਆ ਸਾਡੇ ਦੱਸ ਗਿਆਰਾਂ ਵਜੇ। ਫਿਰ ਉਸਤੋਂ ਤੁਸੀਂ ਭਾਵੇਂ, by bus ਚਲੇ ਜਾਓ ਮਥੁਰਾ। ਤੇ ਭਾਵੇਂ ਤੁਸੀਂ taxi ਕਰਲੋ, ਤੇ ਭਾਵੇਂ ਦੂਜੀ train ਪਕੜ ਲੋ ਇੱਕ ਹੋਰ।

ਹਾਂ ਮਥੁਰਾ ਕਿੰਨਾ ਦੂਰ ਹੈ? ਹੈਗਾ ਈ ਹੈ ਥੋੜਾ ਬਹੁਤ ਤਾਂ ਦੂਰ ਤਾਂ ਹੈਗਾ ਈ ਹੈ। ਪਹਿਲਾਂ ਹੈਗਾ ਵਾ ਮਥੁਰਾ ਜਾ ਕੇ ਫਿਰ। ਓਥੇ ਫਿਰ auto ਕਰ ਲਾਇਦਾ ਵਾ ਜਾਂ taxi ਕਰਲੋ। ਮੈਨੂੰ ਕਿਸੇ ਨੇ ਦੱਸਿਆ ਸੀ ਦਿੱਲੀ ਤੋਂ ਖਾਲੀ ਦੋ ਤਿੰਨ ਘੰਟੇ ਦਾ ਹੀ ਰਸਤਾ ਹੈਗਾ ਹੈ। ਹਾਂ ਏਨੇ ਦਾ ਏਨੇ ਦਾ ਹੀ ਘੰਟੇ ਦੋ ਤਿੰਨ ਘੰਟੇ ਲਾਲੋ ਏਨੇ ਦਾ ਹੀ ਹੈਗਾ।

ਹਾਂ ਫਿਰ ਜਾਈਦਾ ਮਥੁਰਾ, ਮਥੁਰਾ ਤੋਂ ਫਿਰ taxi ਪਕੜੀ ਦੀ ਹੈ। ਤੇ, ਫਿਰ auto ਪਕੜ ਲਾਇਦਾ ਵਾ। ਤੇ ਓਥੇ ਸਰਕਾਰੀ ਬੱਸਾਂ ਵੀ ਚਲਦੀਆਂ ਵਾ AC ਸਰਕਾਰੀ ਬੱਸਾਂ ਵੀ ਚਲਦੀਆਂ। ਮਥੁਰਾ ਤੋਂ, ਉਹ ਸਿਧ ਵ੍ਰਿੰਦਾਵਣ ਉਤਾਰਦੇ ਆ।

ਹਾਂ ਉਹ ਵ੍ਰਿੰਦਾਵਨ ਉਤਾਰਦੇ ਆ ਬਸ ਫਿਰ ਵ੍ਰਿੰਦਾਵਨ ਜਿਥੇ ਜਿਥੇ ਰਹਿਣ ਲਈ ਤਾਂ ਬਥੇਰੀ,

ਹੋਰ ਤੁਸੀਂ ਸੁਣਾਓ ?

ਓਥੇ ਪਹਿਲੋਂ ਅਸੀਂ ਓਥੇ ਗਏ, ਫਿਰ ਅਰਾਮ ਕੀਤਾ ਓਥੇ ਆਪਣਾ hotel ਦੇ ਵਿਚ। ਤੇ ਉਸਤੋਂ ਬਾਅਦ, ਫਿਰ ਤਿਆਰ ਸ਼ਿਆਰ ਹੋ ਕੇ, ਫਿਰ ਚਲਗੇ ਬਿਹਾਰੀ ਜੀ ਦੇ ਮੰਦਿਰ ਮੱਥਾ ਟੇਕਣ। ਬੜਾ ਈ ਰੱਛ ਹਾਂਜੀ, ਬੜਾ ਈ ਰੱਛ।

ਹਾਂ ਓਥੇ ਏਨਾ ਰੱਛ ਏਨਾ ਰੱਛ ਕੀ ਹੱਲੇ ਗੱਲ ਹੀ ਨਹੀਂ ਬਹੁਤ ਰੱਛ ਹੁੰਦਾ ਓਥੇ ਤਾਂ।

ਨਹੀਂ ਨਹੀਂ ਮੁਸ਼ਕਿਲ ਨਹੀਂ ਲੋਕੀ ਬੜੇ ਖੁਸ਼ ਹੋ ਕੇ ਮੱਥਾ ਟੇਕਦੇ ਆ। ਹਾਂ ਓਹਨਾ ਨੂੰ ਓਥੇ ਮੱਥਾ ਟੇਕਣ ਆਉਂਦੇ ਆ ਬੜੇ ਖੁਸ਼ ਹੋ ਕੇ, ਬਿਆਰੀ ਜੀ ਨੂੰ ਮੱਥਾ ਟੇਕਣਾ ਹੈ ਅਸੀਂ।

Lines ਦਾ ਹੈ lines ਦਾ system ਬਣਾਤਾ ਹੈ ਨਾ ਓਹਨਾ ਨੇ, ਹਾਂ ਇਧਰੋਂ ਤੁਸੀਂ ਜਾਓ,

ਹੋਰ ਤੁਸੀਂ ਨਹੀਂ ਕਦੀ ਵ੍ਰਿੰਦਾਵਨ ਗਏ? ਨਹੀਂ ਇੱਕ ਵਾਰੀ ਗਈ ਸੀ ਬਚਪਨ ਚ ਮੈਨੂੰ ਜਿਆਦਾ ਯਾਦ ਨਹੀਂ ਹੈਗਾ।

ਹਾਂਜੀ, ਪਰ ਥੋੜੇ ਥੋੜੇ ਹੀ ਮੰਦਿਰ ਘੁੰਮੇ ਸੀ। ਥੋੜੇ ਥੋੜੇ ਜਿਵੇਂ ਮਥੁਰਾ ਘੁੰਮੇ ਸੀ ਜਨਮ ਭੂਮੀ ਜਿਵੇਂ ਹੋ ਗਈ।

ਉਹ ਉਹ ਬੜੀ ਵੱਡੀ ਹੈਗੀ ਹੈ। ਹਾਂ ਜਨਮ ਭੂਮੀ ਹੈਗੀ ਹੈ, ਦਵਾਰਕਾ ਦੀਸ਼ ਦਾ ਮੰਦਿਰ ਹੈਗਾ ਜੇ।

ਜਮੀਨ ਚ ਸਿੱਕੇ ਲੱਗੇ ਹੋਏ ਜਿਹਦੇ ਸਿੱਕੇ ਲੱਗੇ ਹੋਏ ਹੈ। ਓਹਨੂੰ ਦਵਾਰਕਾ ਦੀਸ਼ ਦਾ ਮੰਦਿਰ ਕਹਿੰਦੇ ਆ।

ਹਾਂ ਹਾਂ ਉਹ ਦਵਾਰਕਾ ਦੀਸ਼ ਦਾ ਮੰਦਿਰ ਹੈਗਾ ਵੇ, ਤੇ ਓਹਨੂੰ ਸਿੱਕੇਆਂ ਵਾਲਾ ਮੰਦਿਰ ਵੀ ਕਹਿੰਦੇ ਆ। ਓਹਦੀ ਜਮੀਨ ਤੇ ਸਿੱਕੇ ਲੱਗੇ ਹੈਗੇ ਆ।

ਹਾਂ ਤੇ ਦਵਾਰਕਾ ਦੀਸ਼ ਦਾ ਮੰਦਿਰ ਹੈ ਤੇ ਜੇਲ ਹੈਗੀ ਆ ਓਥੇ,

ਹਮ . ਹਾਂ ਕੰਸ ਦੀ ਕੰਸ ਦੀ ਜੇਲ ਹੈਗੀ ਆ ਓਥੇ ਤੇ ਕਿ ਓਹਦਾ ਨਾਮ ਭੁੱਲ ਗਿਆ ਹੋਰ ਵੀ ਓਥੇ,

ਇਹ, ਇਹ ਸਭ ਤੇ ਮਥੁਰਾ ਚ ਹੈਗੇ ਹੈ ਨਾ? ਹਾਂ ਮਥੁਰਾ ਚ ਯਮੁਨਾ ਵੀ ਹੈਗੀ ਹੈ, ਮਥੁਰਾ ਚ ਤਾਂ।

ਹਾਂ ਸਵਾਰੀ ਕੀਤੀ ਹੋਈ ਓਥੇ, ਹਾਂ।

ਤੇ, ਦੀ ਸਵਾਰੀ ਕਰ ਕੇ ਫਿਰ ਉਤੋਂ ਬਾਅਦ ਅਸੀਂ ਉਹ ਚਲੇਗੇ ਵ੍ਰਿੰਦਾਵਨ। ਓਥੋਂ auto ਕੀਤਾ ਤੇ ਅੱਧੇ ਘੰਟੇ ਚ ਅੱਧੇ ਪੌਣੇ ਘੰਟੇ ਚ ਅਸੀਂ ਵ੍ਰਿੰਦਾਵਨ ਪਹੁੰਚ ਗਏ।

ਓਥੇ hotel ਨਹੀਂ ਹੈਗਾ ਖਾਲੀ ਧਰਮਸ਼ਾਲਾ ਹੀ ਹੈਗੀ ਆ? ਨਹੀਂ hotel ਵੀ ਹੈਗੇ ਆ ਧਰਮਸ਼ਾਲਾ ਵੀ ਹੈਗੀਆਂ ਆ।

ਦੋਨੋ ਹੈਗੇ ਆ, ਛੋਟੇ ਛੋਟੇ hotel ਵੀ ਹੈ ਵੱਡੇ ਵੱਡੇ hotel ਵੀ ਹੈਗੇ ਆ।

ਹਾਂ ਓਥੇ ਤਾਂ ਬੜੀ ਤਰੱਕੀ ਹੋਗੀ ਹੈ ਅੱਗੇ ਨਾਲੋਂ ਤਾਂ ਬਹੁਤ ਤੱਰਕੀ ਹੋਗੀ ਹੋਈ ਹੈ।

ਹਾਂ ਆਹ ਓਥੇ ਬਿਹਾਰੀ ਜੀ ਦਾ ਮੰਦਿਰ ਹੈਗਾ ਆ। ਰਾਧਾ ਰਮਨ ਜੀ ਦਾ ਮੰਦਿਰ ਹੈਗਾ ਵਾ। ਰਾਧਾ ਵੱਲਭ ਜੀ ਦਾ ਮੰਦਿਰ ਹੈਗਾ ਵਾ ਰਾਧਾ ਵੱਲਭ ਜੀ ਦਾ ਕਹਿੰਦੇ ਆ ਰਾਧਾ ਵੱਲਭ ਦਰਸ਼ਨ ਦੁਰਲੱਭ।

ਤੋਂ ਉਹ ਕੋਈ ਭਾਗਾਂ ਵਾਲਾ ਜੀ ਹੁੰਦਾ ਹੈ ਕਹਿੰਦੇ ਜਿਹੜਾ ਰਾਧਾ ਵੱਲਭ ਜੀ ਦਾ ਦਰਸ਼ਨ ਕਰਦਾ ਵਾ।

ਮੱਧਮ ਮੋਹਨ ਜੀ ਹੈਗਾ ਜੇ ਓਥੇ ਇੱਕ।

ਛੇ ਵਜੇ ਤੋਂ ਬਾਅਦ ਓਥੇ ਅੰਦਰ ਕੋਈ ਨਹੀਂ ਰਹਿੰਦਾ, ਤਾਕਿ ਬਾਂਦਰ ਵੀ ਨਹੀਂ ਅੰਦਰ ਆਉਂਦੇ, ਚਿੜੀਆਂ ਕਾਂ ਵੀ ਨਹੀਂ ਆਂਦੇ ਅੰਦਰ। ਮੈਂ ਸੁਣਿਆ ਸੀ ਉਸ ਵੇਲੇ ਜਾਓ ਅੰਧਾ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ। ਹਾਂ ਹਾਂ ਓਥੇ ਜਿਹੜਾ ਅੰਦਰ ਰਹਿੰਦਾ ਵਾ ਤੇ ਉਹ ਅੰਧਾ ਹੋ ਜਾਂਦਾ ਹੈ ਜਾਂ ਮਰ ਜਾਂਦਾ ਵਾ।

ਮੈਂ ਇੱਕ ਵਾਰੀ ਕਹਾਣੀ ਸੁਣੀ ਸੀ, ਤੇ ਓਥੋਂ ਦਾ ਪੁਜਾਰੀ ਅਹ ਓਹਨਾ ਵਾਸਤੇ ਦੁੱਧ ਮੱਖਣ ਰੱਖਣਾ ਭੁੱਲ ਗਿਆ। ਤੇ ਰਾਤ ਵੇਲੇ ਅਹ ਕ੍ਰਿਸ਼ਨ ਜੀ ਆਪਣਾ, ਆਪਣਾ ਕੰਨ ਦਾ ਝੁਮਕਾ ਲੈ ਕੇ ਕਿਸੇ ਕਿਸੀ ਦੁਕਾਨਦਾਰ ਕੋਲ ਆ ਕੇ ਮੱਖਣ ਲੈ ਲਿੱਤਾ। ਪੁਜਾਰੀ ਉਹ ਉਹ ਝੁਮਕਾ ਲੱਭਦਾ ਰਿਹਾ ਕਿੰਨੇ ਕਿੰਨੇ ਮਹੀਨੇ।

ਜਦੋਂ police ਨੇ ਸਭ ਕੋਲੋਂ ਪੁੱਛਿਆ ਤਾਂ ਫਿਰ ਪੁਜਾਰੀ ਨੇ ਦੱਸਿਆ ਕਿ ਇਹ ਝੁਮਲਕਾ ਤਾਂ ਕੋਈ ਰਾਤੀ ਕੋਈ, ਅਹ ਅਹ ਕੋਈ ਮੁੰਡਾ ਆਇਆ ਸੀ ਉਹ ਮੁੰਡੇ ਨੇ ਦੁੱਧ ਲੈਣ ਲਈ ਆਪਣਾ ਝੁਮਕਾ ਮੈਨੂੰ ਦੇ ਦਿੱਤਾ ਸੋਨੇ ਦਾ।

ਪੁਜਾਰੀ ਫਿਰ ਪੁਜਾਰੀ ਨੂੰ ਯਾਦ ਆਇਆ ਕਿ ਇਕ ਰਾਤ੍ਰਿ, ਉਹ ਉਹ ਦਹੀ ਮੱਖਣ ਰੱਖਣਾ ਭੁੱਲ ਗਏ ਸੀ, ਤੇ ਉਹ ਅਗਲੇ ਦਿਨ ਹੀ ਓਹਨਾ ਦਾ ਝੁਮਕਾ ਗਾਇਬ ਸੀ। ਹਾਂਜੀ ਹਾਂਜੀ ਹਾਂਜੀ। ਉਹਵੀ ਹੈ ਪਰ ਓਥੇ ਰਾਤੀ ਇਕ ਕਮਰਾ ਹੈਗਾ ਵਾ ਜਿਥੇ ਰਾਤੀ ਰਾਧਾ ਰਾਣੀ ਤੇ ਉਹ ਕੀ ਨਾ ਭੁੱਲ ਗਿਆ ਹੈ, ਕਿਸ਼ਨ ਜੀ ਰਾਤ ਰਸਾਉਂਦੇ ਆ, ਓਥੇ ਰਾਤੀ . ਦਾਤਣ, ਪਾਨ, ਬੀੜੀ, ਲੱਡੂ ਸਾਰੇ ਸੇਜ ਸਜਾ ਕੇ ਰੱਖ ਦੇ ਆ। ਸਵੇਰੇ ਸਾਰੀ ਸੇਜ, ਸਾਰੀ ਸੇਜ ਹਿੱਲੀ ਹੁੰਦੀ ਹੈ, ਤੇ ਪਾਨ, ਬੀੜੀ ਸਭ ਕੁਝ ਖੜਾ ਹੋਇਆ ਹੁੰਦਾ ਵਾ। ਲੱਡੂ ਖਾਂਦੇ ਹੋਏ ਹੁੰਦੇ ਆ, ਲੋਕੀ ਸਵੇਰੇ ਚਾਰ ਚਾਰ ਵਜੇ ਓਹਨਾ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆ।

ਹਮ ਹਮ ਹਮ ਹਮ ਹਮ ਹਾਂ, ਹੈਗੇ ਤੁਸੀਂ। ਹੋਰ ਓਥੇ ਯਮੁਨਾ ਦੇ ਯਮੁਨਾ ਦੇ ਕੋਲ ਬੜਾ ਵਧੀਆ ਹੈਗਾ ਯਮੁਨਾ ਜਾਂਦੇ ਲੋਕੀ, ਓਥੇ ਉਹ ਪੇੜ ਹੈਗਾ ਵਾ ਜਿਥੇ ਕਿਸ਼ਨ ਜੀ ਨੇ ਕੀ ਨਾ ਭੁੱਲ ਗਏ ਉਹ ਗੋਪੀਆਂ ਦੇ ਵਸਤਰ ਨਾ ਹੈ। ਕਪੜੇ ਓਥੇ ਬੰਨੇ ਸੀ, ਜੋ ਗੋਪੀਆਂ ਨਹਾਉਣ ਡਿਆਂ ਸੀ ਤੇ ਓਹਨਾ ਨੇ ਓਥੇ ਕਪੜੇ ਬੰਨੇ ਸੀ। ਹਾਂਜੀ, ਉਹ ਪੇੜ ਹਾਲੀ ਵੀ ਹੈਗਾ ਵਾ ਓਥੋਂ ਦਾ ਹੀ ਹੈਗਾ ਵਾ।